ਔਰ ਸਾਹਮਨੇ ਇੱਕ ਜੈੱਲੋ ਕਲਰਡ ਔਰ ਗ੍ਰੀਨ ਕਲਰ ਦਾ ਜੇਹੜਾ ਓਹ ਲੱਗਾਯਾ ਵਾ ਬਾਜਾ ਵੀ ਨਜਰ ਆ ਰਿਹਾ ਯਾ ਔਰ ਸਾਹਮਣੇ ਕੁੱਛ ਲੋਕ ਖੜੇ ਆਂ।

ਇਹ ਸਾਹਮਣੇ ਇੱਕ ਘੱਰ ਆ ਔਰ ਘਰ ਦੇ ਵਿੱਚ ਜਿਹੜੀ ਉਹ ਸ਼ੌਪ ਪਈਆਂ ਆਂ।

ਔਰ ਇੱਕ ਆਦਮੀ ਵੀ ਜਿਹੜਾ ਗੱਡੀ ਦੇ ਅੱਗੇ ਸਾਹਮਣੇ ਖੜਾ ਨਜ਼ਰ ਆ ਰਿਹਾ ਆ ਔਰ ਉੱਪਰ ਜਿਹੜਾ ਵਾ ਕਾਫੀ ਬੋਰਡ ਲੱਗੇ ਆ ਕਾਫੀ ਕੁਝ ਲਿਖਿਆ ਹੋਇਆ ਵਾ।

ਆਹ ਸਾਹਮਣੇ ਵੀ ਜਿਹੜੀਆਂ ਦੋ ਗੱਡੀਆਂ ਜਿਹੜੀਆਂ ਵਾਈਟ ਕਲਰ ਦੀਆਂ ਨਜ਼ਰ ਆ ਰਹੀਆਂ ਵਾ।

ਔਰ ਜਿੱਥੇ ਤੁਹਾਡੀ ਸੇਹਤ ਲਿਖੇਆ ਹੈ ਉੱਥੇ ਵੀ ਇੱਕ ਆਦਮੀ ਨਿੱਚੇ ਖੜਾ ਨਜ਼ਰ ਆ ਰਿਹਾ ਵਾ ਔਰ ਦਰੱਖਤ ਵੀ ਹੈ।

ਬਹੁਤ ਸੋਹਣੀ ਜਿਹੜੀ ਆ ਮਠਿਆਈ ਸੱਜੀ ਪਈ ਹੈ ਔਰ ਮਿਰਰ ਦੇ ਵਿਚੋਂ ਜਿਹੜੀ ਆ ਲਾਈਟ ਵੀ ਨਜ਼ਰ ਆ ਰਹੀ ਆ ਨੀਚੇ ਦੀਆਂ ਦੋ ਚਾਰੀਆਂ ਸਾਈਡਾਂ ਤੋਂ ਖਾਲੀ ਵੀ ਆ।

ਦਾ ਕਲਰ ਜਿਹੜਾ ਔਰੇਂਜ ਬਲਊ ਵਾਈਟ ਔਰ ਪਿੰਕ ।

ਆ ਕੁਛ ਛੋਟੀ ਜਿਹੀ ਮੂਰਤੀ ਲੱਗੀ ਹੋਈ ਆ ਫਲਾਵਰ ਵੀ ਪਿਆ ਟੇਬਲ ਤੇ।

ਔਰ ਕੰਧ ਤੇ ਜਿਹੜੇ ਆ ਇਥੇ ਕਾਫੀ ਚਾਬੀਆਂ ਪਾਨੇ ਪਲਾਸ ਟੰਗੇ ਹੋਏ ਆ।

ਕਾਫੀ ਸਾਰੀ ਮਠਿਆਈ ਜਿਹੜੀ ਸਾਹਮਣੇ ਨਜ਼ਰ ਆ ਰਹੀ ਆ ਔਰ ਇਸ ਦੇ ਵਿੱਚ ਸੱਜੇ ਔਰ ਖੱਬੇ ਦੋ ਦੋ ਆਦਮੀ ਜਿਹੜੇ ਨਜ਼ਰ ਆ ਰਹੇ ਆ।

ਆਲ਼ੇ ਦਵਾਲੇ ਦੋ ਜਿਹੜੀਆਂ ਵਾਂ ਕੰਧਾਂ ਵਾਂ ਉਹ ਬਲੈਕ 'ਚ ਨਜ਼ਰ ਆ ਰਹੀਆਂ ਵਾਂ ਉਹੰਦੇ 'ਚ ਕੁਛ ਫਰੰਟ ਤੇ ਬਲੈਕ ਕਲਰ ਦਾ ਹੈ ਕੁਛ ਮੈਟ ਏ ਆ ਔਰ ਬਾਕੀ ਟਾਈਲਸ ਜਿਹੜੀ ਆ ਉਹ ਵਾਈਟ ਕਲਰ ਦੀ ਆ।